ਓਵੀ ਨਹੀਂ ਪਤਾ ਲੱਗਦੀ ਕਿੱਧਰ ਕੇਨਾ ਐਨਾਦਾ ਇਹ ਕੇਂਦੇ ,ਕੇਂਦੇ ਕਿਸ ਦਿਨ ਪਟਾਕਾ ਬੋਲ ਜਾਏਗਾ, ਪਤਾ ਹੀ ਨਹੀਂ ਹੋਣ ਤਾ ਫੇਰ ਬੱਸ ਹਾਂਜੀ ਸਹੀ ਗੱਲ ਏ ਦੀਦੀ ਕਿਸੇ time ਕੀ ਹੋਜਾਏ ਕੋਈ ਪਤਾ ਨਹੀਂ ਪੈਂਤੀ ਤੋਂ ਬਾਦ ਨਹੀਂ ਲੱਗਦਾ ,ਲੱਗਦਾ ਹੀ ਨਹੀਂ ਬਾਈ

ਪਾਰ ਮੈਂ ਕੀਆ ਅੱਜ ਕੱਲ ਹੇ ਵੀ ਨਹੀਂ , ਹੇਨਾ system ਵੀ ਨਹੀਂ ਰਹੇ ਹੋਣ ਪਹਿਲਾ ਵਾਲੇ ਬਿਲਕੁਲ ਹੀ ਨਾ ਨਾ ਸਾਰਾ opposite ਹੀ ਹੋ ਗਯਾ ਹੇ।

ਪਹਲੇ ਚ ਤੇ ਹੋਣ ਵਿਚ ਬੜਾ ਫਰਕ ਆ ਗਯਾ ਨਾ ਜੀ ਨਾ ਹੋਣ ਤਾ ਕੁਛ ਵੀ ਨਹੀਂ ਹੇ ,ਹੋਣ ਤਾ ਹੇਹਿ ਨਹੀਂ ਬੰਦਾ ਨਾ active ਹੇ ਨਾ ਬੰਦਾ ਪਹਲੇ ਅਪਣੀ ਕਈ ਪਹਲੇ ਚਿੱਤਰਕਾਰ ਵੀ ਹੋਂਦੇ ਸੀ ,ਦੇਖੋ ਜਿਨ੍ਹਾਂ ਦੀ painting ਬਣਾਉਣੀ ਹੈ ਜਿਨਾਨੇ ਏਨੇ ਸ਼ੋਂਕ ਨਾਲ ਬਣਾਉਂਦੇ ਨੇ

ਅੱਜ ਕੱਲ ਕੋਈ ਵਿਚਾਰ ਕਿਸੇ ਨੂੰ ਪੁੱਛਦਾ ਹੀ ਨਹੀਂ ਕਿਸੇ ਦੀ hobby ਵ ਬੱਸ ਅੱਜ ਕੱਲ hobby ਕੀ ਰਹਿ ਗਈ ਹੇ ਮੇਨੇ ਜੀ laptop ਪੇ ਯੇ ਬਨਾਯਾ , ਮੇਨੇ ਯੇ ਕਰਾ, ਮੇਨੇ ਯੇ ਕਰਾ, ਬੱਸ ਓਹੀ ਚੀਜਾਂ ਰਹਿ ਗਈਆਂ ਨੇ ਅੱਜ ਦੇ time ਵਿਚ। ਹੋਰ ਬੱਸ ਇਹੀ ਕੁਛ ਰਹਿ ਗਿਆ ਏ ਅਪਣੇ ਹਾਥ ਨਾਲ ਤੇ ਕੋਈ ਕਰ ਕੇ ਰਾਜੀ ਨਹੀਂ ਨਾ ਜੀ ਨਾ , ਆ ਤੁਸੀਂ ਇਹ ਦੇਖ ਲੋ ਨਾ gas ਦੇ ਵੀ ਦੋ burner ਹੋਂਦੇ ਸੀਗੇ ਹੋਣ ਦੇਖੋ। ਹੋਣ ਚਾਰ-ਚਾਰ ਆ ਗਏ ਨੇ ਹਾ ਕਿਦੇ ਕੋਲ ਹੋਣ

ਹਾਂਜੀ

ਸੋਚਿਆ ਨਹੀਂ ਕਦੇ dance ਦੁਨਸ ਦੇ ਬਾਰੇ ਹਾਂਜੀ ਮੈ ਕੀਆ ਤੁਸੀਂ ਨਹੀਂ ਕਦੇ ਸੋਚਿਆਂ dance ਦੁਨਸ ਦੇ ਬਾਰੇ ਸਿੱਖਣ ਦੇ ਬਾਰੇ ਹੈ ਸੋਚਦੇ ਤੇ ਹੇ ਵਾ but ਜਾਂਦਾ ਪਤਾ ਹੇ ਉਹ ਚੀਜ ਸਾਡੀ ਪੂਰੀ ਨਹੀਂ ਹੋਣੀ ਮਨ ਮਾਰਿਆ ਜਾਂਦਾ ਹੇ ਪਰ ਬੱਚਿਆਂ ਨੂੰ ਸਿਖਾਂਦੇ ਹੀ ਹੋਂਦੇ ਹੋਣੇ ਤੁਸੀਂ ਅਪਣੇ ਨੂੰ ਹਾਂਜੀ ਬੇਟੀ ਨੂੰ ਸਿੱਖਾਂ ਦੇਂਦੀ ਹੈ ਧੋੜਾ ਬਹੁਤ ਅੱਛਾ , ਜੀ ਮੈ ਤਾ ਅਪਣੀ ਬੇਟੀ ਨੂੰ ਸਿਖਾਯਾ ਹੋਇਆ ਜੀ , ਇਸ ਚ ਕੁੜੀਆਂ ਦਾ ਮੇਨੂ ਹੇਗਾ ਜੇਦਾ ਕਾਮ ਅਸੀਂ ਆਪ ਕਕੀਤਾ ਹੋਇਆ ਹੇ ,ਚਲੋ ਉਹ ਤੇ ਬੱਚੇ ਨੂੰ ਆਏ ਨਾ ਖੁਸ਼ੀ ਨਾਲ ਕਰੇ ਤੇ ਸਹੀ

ਉਹ ਤੇ ਹੋਹਿ ਏ ਉਸ time , time ਹੀ ਨਹੀਂ ਲੱਗਦਾ ਸੀ ਸਿੱਖਾਂਨ ਵਾਲੇ ਵੀ ਅੱਛੇ ਸੀ, ਅੱਜ ਕੱਲ ਪਤਾ ਨਹੀਂ ਕਿਸ ਹਿਸਾਬ ਨਾਲ ਮੈ ਤੇ ਦੇਖਿਆ ਹੇਗਾ academy ਵਿਚ ਵੀ। ਇਕ ਇਕ ਗਾਨੇ ਤੇ ਸਿਖਾਂਦੇ ਨੇ ਅਲੱਗ ਅਲੱਗ ਹੋਣਾ ਸਾਡੇ time ਚ ਹੋਂਦ ਸੀਗਾ ਕੀ ਬ continuously step ਸਿਖਾਂਦੇ ਸੀਗੇ। ਕੀ step ਸਿਖਾਏ ਹੇ ਤੇ ਉਸਦੇ ਬਾਦ ਜਿਵੇ ਮਰਜੀ ਬੰਦਾ ਕਾਰ ਸਕਦਾ ਹੈ। ਹੋਣ ਦੇਖਦੇ ਆ ਪੰਦ੍ਹਰਾ ਦਿਨ ਵਿਚ ਇਕ ਗਾਣਾ ਸਿਖਾਯਾ ਜੀ ਇਕ ਗਾਣੇ ਦੇ step ਪੂਰੇ ਕੀਤੇ ਨੇ ਮਤਲਬ ਹੁਣ ਮੇਨੂ ਇਹ ਨਹੀਂ ਸਮਜ ਆਉਂਦੀ ਜਦੋ ਬਿਆ ਵਿਚ ਅੱਪਾ ਜਾਇਏ ਜਦ ਤੁਸੀਂ dance ਕਰਨਾ ਹੋਈਏ ਉਹ ਗਾਣਾ ਲਵਾਈਏ ਉਹ ਤੇ ਅਪਣੇ ਆਪ ਹੀ ਲਗਾਏ ਹੋਂਦੇ ਨੇ ਉਨੇ ਗਾਣੇ continue ਚਲਦੇ ਨੇ

ਪਹਿਲਾ ਸਿਕਦੇ ਸੀ ਕੇ continuously ਚਾਲ ਰਹੀਆਂ ਭੰਗੜਾ ਸਿੱਖ ਰਹੇ ਆ, ਤੇ ਸਿੱਖ ਰਹੇ ਆ ਹੋਣ ਇਹ ਕੀ ਕਰਦੇ ਨੇ ਅਲੱਗ ਅਲੱਗ ਗਾਣੇ ਤੇ ਅਲੱਗ ਅਲੱਗ time period ਲੈਕੇ ਚਲਦੇ ਨੇ ਮੈ ਕਯਾ ਏਨਾ ਨਹੀਂ ਬਲਕਿ ਮੈ ਪਿੱਛੇ ਕੀਤਾ ਸੀ ਜਾਨ ਦੀ ਸੋਚੀ ਸੀ ਕੀ ਉਥੇ ਦੇਖਿਆ ਨਾ ਕੇ ਬੱਚੇ ਇਕ ਇਕ ਗਾਣੇ ਤੇ ਅੱਠ ਅੱਠ ਦਿਨ ਲੱਗਾ ਰਹੇ ਨੇ ਫੇਰ ਤੁਸੀਂ ਤੇ ਮਹੀਨੇ ਵਿਚ ਦੋ ਹੀ ਗਾਣੇ ਕੀਤੇ ਏ ਯਾ ਤੇ ਤੁਸੀਂ ਸਿਖਾਓ step ਸਿਖਾਓ ਤੁਸੀਂ ਬੱਚੇ ਨੂੰ ਹਾਂ ਜੇੜਾ ਬਚਾ ਜਿਥੇ ਮਰਜੀ ਉਹ ਕਾਰ ਲਵੇ , ਇਹ ਤਾ ਨਾ ਹੋਵੇ ਕੀ ਹਾ ਅਲੱਗ ਅਲੱਗ ਗਾਣਿਆਂ ਤੇ ਪਹਲੇ ਜਿਥੇ >d j< ਚਾਲ ਰਹੀਆਂ ਓਨੁ ਕਏਗੇ ਜੀ ਤੁਸੀਂ ਪਹਿਲਾ ਇਹ ਵਾਲਾ ਗਾਣਾ ਲਗਾਓ ਹਾਂ ਉਹ ਧੋੜੀ ਲਗਾਏ ਗਾ ਅਲੱਗ ਅਲੱਗ ਗਾਣੇ ,ਓਨੇ ਤੇ ਇਕੋ ਗਾਣੇ ਚਹੀ ਸਾਰੇ mix ਕੀਤੇ ਹੋਂਦੇ ਨੇ ਉਸ time ਤੇ ਦੋ ਲਫ਼ਜ਼ੀ ਉਦੇ ਹੋਂਦੇ ਨੇ, ਦੋ ਲਫ਼ਜ਼ੀ ਉਦੇ ਹੋਂਦੇ ਨੇ, ਓਂ ਕਿੱਥੇ ਰੁਕਦਾ ਬਲਾ

ਜਦੋ ਚੜੀ ਹੋਂਦੀ ਹੈ load ਚੜੀ ਹੋਂਦੀ ਹੈ ਤੇ ਉਸ time ਤੇ ਕੋਈ ਦੇਖਦਾ ਵੀ ਨਹੀਂ ਹੇਗਾ ਕੀ ਕਰ ਰਹੀਆਂ ਕੀ ਨਹੀਂ ਕਰ ਰਹੀਆਂ ਹਾਂਜੀ ਹੋਰ ਪੁੱਠੇ ਸਿੱਧੇ step ਵਜੀ ਜਾਂਦੇ ਨੇ ਉਹ ਕੋਈ ਕਿਧਰੋਂ ਮਾਰਦੇ ਪਏ ਕੋਈ ਕਿਧਰੋਂ ਉਹ ਆਪਣੀ ladies ਆਂਦੀਆਂ ਨੇ ਤਾਂ ਤੇ ਕੋਈ ਹੋਸ਼ ਹੀ ਨਹੀਂ ਹੋਂਦੀ ਕਿਦਾਂ ਕੋਈ dance ਕਰ ਰਹੀਆਂ ਅਦੇ ਤੇ ਪੀ ਪੀ ਕੇ ਲਗੇ ਹੋਂਦੇ ਹੇਨਾ ਆਪਣੀ ਜਨਾਨੀਆਂ ਓਹੀ ਨਾ ਕਿਸੀ ਨੂੰ ਕੋਈ ਹੋਸ਼ ਨਹੀਂ ਹੋਂਦੀ ਔਸ਼ time ਹਾਂ ਈਨਾਦੇ ਨਾ ਜੀ ਹੈ ਓਨਾ ਨੇ ਨਾ ਇੱਕ ਹੀ ਗਾਣਾ ਲਗਵਾਨਾਂ ਸਪਨੇ ਮੇ ਮਿਲਤੀ ਹੈ ਉਹ ਕੁੜੀ ਮੇਰੀ ਸਪਨੇ ਮੇ ਮਿਲਤੀ ਹੈ ਉਹ ਸ਼ੁਰੂ ਹੋਇਆ ਹੋਂਦਾ ਪੀ ਵੀ ਤੇ ਹੋਂਦੀ ਓਨੇ ਚੰਗੀ ਤਰਾਂ ਬਸ ਨੀਚੇ ਲੇਟ ਲੇਟ ਸ਼ੁਰੂ ਹੋ ਜਾਂਦਾ ਚੰਗੀਤਰਾ ਮੈਂ ਕਯਾ ਬਸ ਹੁਣ ਤਾ ਜੀਜਾ ਜੀ ਸ਼ੁਰੂ ਹੋਗੇਨੇ। ਹੋਰ ਬਸ ਓਹਿਨਾ ਜੇੜੇ drink ਵਗੈਰਾ ਕਰ ਲੇਨ ਓਨਾ ਨੂੰ ਤੇ ਬਿਲਕੁਲ ਵੀ ਨਹੀਂ ਹੋਸ਼ ਹੋਂਦੀ ਕਿਦਾਂ dance ਕਰਦੇ ਪਏ ਹਾਂ ਯਾ ਕੀ ਹੋਰਆਂ ਨਾ ਨਾ ਏ ਬਲਕੀ ਏ ਏਧਰ ਪਤਾ ਕੀ ਕੇਂਦੇ ਨੇ ਹਰਿਆਣਾ ਜੀ ਅੱਛਾ ਦੀਦੀ ਚਲੋ okay bye ਫਿਰ

ਤੇ ਸੀਮਾ ਨੂੰ ਪਤਾ ਸੀ ਕਿ ਉਹ ਗ਼ਲਤ ਕਰ ਰਹੇ ਹਨ ਪਰ ਫਿਰ ਵੀ ਉਹ ਗ਼ਲਤ ਰਾਸਤੇ ਤੇ ਤੁਰ ਪਈ, ਸੀਮਾ ਨੇ ਜਦੋਂ ਵੀ ਆਪਣੇ ਘਰ ਵਾਪਸ ਜਾਣਾ ਹੁੰਦਾ ਤਾਂ ਰੋਹਿਤ ਉਸਨੂੰ ਛੱਡਣ ਲਈ ਚਲਾ ਜਾਂਦਾ। ਇਹ ਸਿਲਸਿਲਾ ਬਹੁਤ ਸਮਾਂ ਚੱਲਦਾ ਰਿਹਾ ਨੇਹਾਂ ਨੇ ਕਦੇ ਧਿਆਨ ਹੀ ਨਹੀਂ ਦਿੱਤਾ ਕਿ ਉਸਦੀ ਛੋਟੀ ਭੈਣ ਹੀ ਉਸਦਾ ਸੰਸਾਰ ਉਜਾੜ ਰਹੀ ਹੈ ਉਹ ਤਾਂ ਬਸ ਆਪਣੇ ਬੱਚਿਆਂ ਤੇ ਘਰ ਦੇ ਕੰਮਾਂ ਵਿੱਚ ਵਿਅਸਤ ਰਹਿੰਦੀ ਸੀ ਇੱਕ ਵਾਰ ਨੇਹਾਂ ਨੂੰ ਸ਼ੱਕ ਵੀ ਹੋਇਆ,

ਨੇਹਾਂ ਦੀ ਮਾਂ ਨੂੰ ਵੀ ਸ਼ੱਕ ਹੋ ਗਿਆ ਸੀ, ਉਸਨੇ ਸੀਮਾ ਨੂੰ ਸਮਝਾਇਆ ਵੀ ਕਿ ਉਹ ਆਪਣੀ ਭੈਣ ਦਾ ਘਰ ਨਾ ਉਜਾੜੇ ਡਾਇਣ ਵੀ ਆਪਣੇ ਘਰ ਨੂੰ ਛੱਡ ਦਿੰਦੀ ਹੈ ਤੂੰ ਤਾਂ ਡਾਇਣ ਨੂੰ ਵੀ ਪਿੱਛੇ ਛੱਡ ਦਿੱਤਾ। ਪਰ ਸੀਮਾ ਕਿੱਥੇ ਸੁਣਨ ਵਾਲੀ ਸੀ ਉਹ ਤਾਂ ਆਪਣੇ ਖਿਆਲਾਂ ਵਿੱਚ ਖੋਈ ਰਹਿੰਦੀ ਤੇ ਉਹੀ ਕਰਦੀ ਜੋ ਉਸਦਾ ਦਿਲ ਕਰਦਾ ਨੇਹਾਂ ਦੀ ਮਾਂ ਨੇ ਨੇਹਾਂ ਨੂੰ ਇਸ ਬਾਰੇ ਕੁਛ ਨਾ ਦੱਸਿਆ ਸ਼ਾਇਦ ਦੱਸ ਦਿੰਦੀ ਤਾਂ ਕੁੱਝ ਬਚ ਜਾਂਦਾ। ਇੱਕ ਦਿਨ ਰੋਹਿਤ ਫਿਰ ਸੀਮਾ ਨੂੰ ਵਾਪਿਸ ਛੱਡਣ ਚੱਲਿਆ ਸੀ ਪਰ ਉਹ ਘਰ ਜਾਣ ਦੀ ਬਜਾਏ ਸ਼ਹਿਰ ਤੋਂ ਦੂਰ ਚਲੇ ਗਏ। ਜਦੋਂ ਇਹ ਗੱਲ ਨੇਹਾਂ ਨੂੰ ਪਤਾ ਚੱਲੀ ਤਾਂ ਉਹ ਬੇਸੁੱਧ ਹੋ ਗਈ, ਉਸਨੂੰ ਯਕੀਨ ਨਹੀਂ ਹੋ ਰਿਹਾ ਸੀ ਕਿ ਉਸਦਾ ਪਤੀ ਤੇ ਉਸਦੀ ਭੈਣ ਉਸ ਨਾਲ ਅਜਿਹਾ ਕਰ ਸਕਦੇ ਹਨ। ਪਰ ਆਪਣੇ ਬੱਚਿਆਂ ਖਾਤਰ ਉਸਨੇ ਆਪਣੇ ਆਪ ਨੂੰ ਮਜ਼ਬੂਤ ਰੱਖਿਆ, ਉਸਦੇ ਸੱਸ ਸਹੁਰੇ ਨੇ ਆਪਣੀ ਜਾਇਦਾਦ ਉਸਦੇ ਨਾਮ ਕਰ ਦਿੱਤੀ। ਤੇ ਨੇਹਾਂ ਨੇ ਸਖ਼ਤ ਹਦਾਇਤ ਦਿੱਤੀ ਕਿ ਰੋਹਿਤ ਨੂੰ ਕਦੇ ਮਾਫ਼ ਨਾ ਕਰਨਾ ਚਾਹੇ ਉਹ ਜ਼ਿੰਦਗੀ ਦੇ ਕਿਸੇ ਵੀ ਮੋੜ ਤੇ ਵਾਪਿਸ ਆਉਣਾ ਵੀ ਚਾਵੇ। ਸਮਾਜ ਵਿੱਚ ਜੋ ਬੇਇਜ਼ਤੀ ਹੋਈ ਉਹ ਅਲੱਗ ਆਪਣੀ ਹੀ ਭੈਣ ਸ਼ੌਂਕਣ ਬਣ ਗਈ ਇਹ ਤਾਂ ਸੋਚ ਤੋਂ ਦੂਰ ਦੀ ਗ਼ਲਤੀ ਸੀ, ਨੇਹਾਂ ਹਮੇਸ਼ਾ ਸੋਚਦੀ ਕਿ ਮੈਂ ਆਪਣੇ ਪਤੀ ਨੂੰ ਖ਼ੁਸ਼ ਨਹੀਂ ਕਰ ਪਾਈ। ਕੀ ਮੈਂ ਉਹਨਾਂ ਨੂੰ ਪਸੰਦ ਨਹੀਂ ਸੀ ਕਿੰਨੀਆਂ ਹੀ ਗੱਲਾਂ ਉਸਦੇ ਦਿਮਾਗ ਵਿੱਚ ਚੱਲਦੀਆਂ ਰਹਿੰਦੀਆਂ ਉਹ ਸੋਚਦੀ ਕਿ ਉਸਦੀ ਹੀ ਉਸਦਾ ਘਰ ਕਿਵੇਂ ਤਬਾਹ ਕਰ ਸਕਦੀ ਹੈ ਰੋਹਿਤ ਨੇ ਵੀ ਆਪਣੇ ਬੱਚਿਆਂ ਬਾਰੇ ਨਹੀਂ ਸੋਚਿਆ। ਉਸਨੂੰ ਤਾਂ ਸਮਝਣਾ ਚਾਹੀਦਾ ਸੀ, ਦੋਨਾਂ ਪਰਿਵਾਰਾਂ ਨੇ ਰੋਹਿਤ ਤੇ ਸੀਮਾ ਨਾਲੋਂ ਰਿਸ਼ਤਾ ਤੋੜ ਲਿਆ, ਰੋਹਿਤ ਤੇ ਸੀਮਾ ਆਪਣੀ ਹੀ ਦੁਨੀਆਂ ਵਿੱਚ ਮਸਤ ਸਨ ਪਰ ਇੱਕ ਸਮਾਂ ਆਇਆ ਜਦ ਰੋਹਿਤ ਦਾ ਸੀਮਾ ਤੋਂ ਮਨ ਭਰ ਗਿਆ। ਨੇਹਾਂ ਚਾਹੁੰਦੀ ਤਾਂ ਰੋਹਿਤ ਨੂੰ ਸਜਾ ਵੀ ਦਿਵਾ ਸਕਦੀ ਸੀ ਕਿਉਂਕਿ ਉਸਨੇ ਨੇਹਾਂ ਨੂੰ ਬਿਨਾਂ ਤਲਾਕ ਦਿੱਤੇ ਦੂਜਾ ਵਿਆਹ ਕਰਵਾ ਲਿਆ ਸੀ ਪਰ ਉਸਨੇ ਅਜਿਹਾ ਕੁੱਝ ਨਹੀਂ ਕੀਤਾ ਸੀ ਹੁਣ ਰੋਹਿਤ ਨੂੰ ਲੱਗਣ ਲੱਗਿਆ ਕਿ ਉਸਨੇ ਨੇਹਾਂ ਨਾਲ ਬਹੁਤ ਗ਼ਲਤ ਕੀਤਾ ਹੈ। ਤੇ ਉਸਨੇ ਮੈਨੂੰ ਕੁੱਝ ਵੀ ਨਹੀਂ ਕਿਹਾ, ਸੀਮਾ ਵੀ ਇਹੀ ਮਹਿਸੂਸ ਕਰਦੀ ਕਿ ਉਸਨੇ ਆਪਣੀ ਭੈਣ ਨਾਲ ਬਹੁਤ ਗ਼ਲਤ ਕੀਤਾ ਹੈ। ਹੁਣ ਉਹ ਕਿਸ ਮੂੰਹ ਨਾਲ ਆਪਣਿਆਂ ਦਾ ਸਾਹਮਣਾ ਕਰੇਗੀ ਪਰ ਹੁਣ ਕੀਤਾ ਵੀ ਕੀ ਜਾ ਸਕਦਾ ਸੀ ਜੋ ਹੋਣਾ ਸੀ ਉਹ ਹੋ ਗਿਆ ਸੀ।

ਪਰ ਕਿਸ ਮੂੰਹ ਨਾਲ ਉਹਨਾਂ ਦੇ ਸਾਹਮਣੇ ਜਾਂਦੀ ਉਹ ਹਿੰਮਤ ਹੀ ਨਾ ਕਰ ਪਾਈ, ਇਸੇ ਦੌਰਾਨ ਸੀਮਾ ਦੀ ਮੌਤ ਹੋ ਜਾਂਦੀ ਹੈ, ਹੁਣ ਰੋਹਿਤ ਆਪਣੇ ਘਰ ਵਾਪਸ ਜਾਣਾ ਚਾਹੁੰਦਾ ਸੀ ਇੱਕ ਦਿਨ ਹਿੰਮਤ ਕਰਕੇ ਉਹ ਘਰ ਪਹੁੰਚ ਗਿਆ। ਪਰ ਉਸਨੂੰ ਕਿਸੇ ਨੇ ਘਰ ਵਿੱਚ ਵੜਨ ਵੀ ਨਹੀਂ ਦਿੱਤਾ, ਨੇਹਾਂ ਨੂੰ ਉਸਨੂੂੰ ਦੇਖ ਕੇ ਮੂੰਹ ਫੇਰ ਲਿਆ, ਜਿਵੇਂ ਨੇਹਾਂ ਦੀਆਂ ਨਜ਼ਰਾਂ ਰੋਹਿਤ ਤੋਂ ਇੱਕ ਹੀ ਸਵਾਲ ਪੁੱਛ ਰਹੀਆਂ ਸਨ ਕਿ ਜੇ ਉਸਦੀ ਸੌਂਕਣ ਜਿਉਂਦੀ ਹੁੰਦੀ ਨਾ ਕੀ ਫਿਰ ਉਹ ਵਾਪਸ ਆਉਂਦਾ। ਰੋਹਿਤ ਤੇ ਸੁਮਨ ਦੇ ਵਿਆਹ ਦੀ ਅੱਜ reception ਹੈ, ਬਹੁਤ ਵੱਡੀ ਪਾਰਟੀ ਸੀ ਰੋਹਿਤ ਸ਼ਹਿਰ ਦਾ ਬਹੁਤ ਵੱਡਾ ਵਾਪਾਰੀ ਸੀ ਉਸਦਾ electronic ਦਾ ਆਪਣਾ show-room ਸੀ। ਰੋਹਿਤ ਨੇ ਸੁਮਨ ਨੂੰ ਆਪਣੀ ਦੋਸਤ ਦੇ ਵਿਆਹ ਵਿੱਚ ਦੇਖਿਆ ਸੀ ਉਸਨੂੰ ਦੇਖਦੇ ਹੀ ਪਸੰਦ ਕਰ ਲਿਆ ਮਾਤਾ ਪਿਤਾ ਨਾਲ ਗੱਲ ਕਰਕੇ ਜ਼ਲਦੀ ਹੀ ਦੋਨਾਂ ਦਾ ਵਿਆਹ ਹੋ ਗਿਆ। ਸੁਮਨ ਦੇ ਪਰਿਵਾਰ ਵਿੱਚ ਉਸਦੇ ਮਾਤਾ ਪਿਤਾ ਤੇ ਇੱਕ ਭੈਣ ਸੀ ਕਮਲ, ਕਮਲ ਵੀ ਸੁਮਨ ਦੀ ਤਰ੍ਹਾਂ ਬਹੁਤ ਖ਼ੂਬਸੂਰਤ ਸੀ ਪਾਰਟੀ ਵਿੱਚ ਸਾਰੇ dance ਕਰ ਰਹੇ ਸਨ, ਕਮਲ ਵੀ dance ਕਰ ਰਹੀ ਸੀ। ਰੋਹਿਤ ਦੇ ਦੋਸਤ ਉਸਨੂੰ ਦੇਖ ਕੇ ਕਹਿ ਰਹੇ ਸਨ ਰੋਹਿਤ ਬਹੁਤ lucky ਹੈ, ਉਸਦੀ ਸਾਲੀ ਵੀ ਬਹੁਤ ਸੋਹਣੀ ਹੈ, ਉਸਦੇ ਤਾਂ ਮਜ਼ੇ ਹੀ ਹੋ ਗਏ, ਇੰਨੀ ਸੁੰਦਰ ਪਤਨੀ ਦੇ ਨਾਲ ਨਾਲ ਇੰਨੀ ਸੋਹਣੀ ਸਾਲੀ ਤੇ ਫਿਰ ਉਹ ਹੱਸਣ ਲੱਗੇ। ਸੁਮਨ ਦਾ ਸਸੁਰਾਲ ਉਸੇ ਸ਼ਹਿਰ ਵਿੱਚ ਹੋਣ ਕਰਕੇ ਸੁਮਨ ਦੁਪਿਹਰ ਨੂੰ ਪੇਕੇ ਆ ਜਾਂਦੀ ਤੇ ਰੋਹਿਤ ਸ਼ਾਮ ਨੂੰ ਉਸਨੂੰ ਲੈਣ ਆ ਜਾਂਦਾ ਸੀ। ਕੁਛ ਸਮਾਂ ਸਾਰੇ ਬੈਠ ਕੇ ਗੱਲਾਂ ਕਰਦੇ ਤੇ ਫਿਰ ਉਹ ਖਾਣਾ ਖਾ ਕੇ ਵਾਪਿਸ ਚਲੇ ਜਾਂਦੇ। ਰੋਹਿਤ ਜਦੋਂ ਵੀ ਕਮਲ ਨਾਲ ਗੱਲ ਕਰਦਾ ਤਾਂ ਉਸਨੂੰ ਸਾਲੀ ਜੀ ਕਹਿ ਕੇ ਬੁਲਾਉਂਦਾ ਕਮਲ MBA ਕਰ ਰਹੀ ਸੀ ਇਸ ਲਈ ਹਮੇਸ਼ਾ ਆਪਣੀ ਪੜ੍ਹਾਈ ਵਿੱਚ ਹੀ ਵਿਅਸਤ ਰਹਿੰਦੀ ਸੀ। ਉਸ ਦਿਨ ਰੋਹਿਤ ਤੇ ਸੁਮਨ ਆਏ ਹੋਏ ਸਨ, ਸੁਮਨ ਆਪਣੀ ਮਾਂ ਨੂੰ ਮਿਲਣ ਲਈ ਰਸੋਈ ਵਿੱਚ ਚਲੀ ਗਈ ਤੇ ਰੋਹਿਤ ਉੱਥੇ ਕਮਲ ਕੋਲ ਹੀ ਬੈਠ ਗਿਆ ਤੇ ਕਹਿਣ ਲੱਗਿਆ ਕਿ ਸਾਲੀ ਜੀ ਤੁਹਾਨੂੰ ਦੇਖ ਕੇ ਤਬੀਅਤ ਖ਼ੁਸ਼ ਹੋ ਜਾਂਦੀ ਹੈ। ਪਰ ਤੂੰ ਤਾਂ ਮੇਰੇ ਕੋਲ ਬੈਠਦੀ ਹੀ ਨਹੀਂ ਪੜ੍ਹਾਈ ਚ ਹੀ ਮਗਨ ਰਹਿੰਦੀ ਹੈ, ਮੇਰੀ ਇੱਕਲੋਤੀ ਸਾਲੀ ਹੈ ਮੇਰਾ ਵੀ ਹੱਕ ਬਣਦਾ ਹੈ, ਕਮਲ ਸ਼ਰਮ ਚ ਕੁੱਝ ਨਹੀਂ ਬੋਲ ਸਕੀ। ਰੋਹਿਤ ਨੇ ਗੱਲਾਂ ਗੱਲਾਂ ਵਿੱਚ ਕਮਲ ਨੂੰ ਛੂਹਣ ਦੀ ਕੋਸ਼ਿਸ਼ ਕੀਤੀ ਕਮਲ ਨੂੰ ਲੱਗਿਆ ਕਿ ਛੋਟੀ ਸਾਲੀ ਭੈਣ ਵਰਗੀ ਹੁੰਦੀ ਹੈ, ਇਸ ਲਈ ਰੋਹਿਤ ਦੀਆਂ ਹਰਕਤਾਂ ਨੂੰ ਸਹਿਜਤਾ ਨਾਲ ਲਿਆ ਉਸਨੇ, ਪਰ ਜਦੋਂ ਸੁਮਨ ਆਪਣੀ ਮਾਂ ਨਾਲ ਬਾਜ਼ਾਰ ਚਲੀ ਗਈ ਤੇ ਕਮਲ ਰਸੌਈ ਵਿੱਚ ਹੀ ਸੀ ਤਾਂ ਰੋਹਿਤ ਨੇ ਰਸੌਈ ਵਿੱਚ ਜਾ ਕੇ ਉਸਨੂੰ ਗ਼ਲਤ ਤਰੀਕੇ ਨਾਲ ਛੂਹਣ ਦੀ ਕੋਸ਼ਿਸ਼ ਕੀਤੀ, ਤਾਂ ਕਮਲ ਨੇ ਡਰ ਕੇ ਰੋਹਿਤ ਨੂੰ ਧੱਕਾ ਮਾਰ ਦਿੱਤਾ ਤੇ ਗੁੱਸੇ ਵਿੱਚ ਉਸਨੂੰ ਸੋਫ਼ੇ ਤੇ ਬੈਠਣ ਲਈ ਕਿਹਾ। ਤੇ ਸੁਮਨ ਦੇ ਆਉਣ ਤੇ ਉਹ ਆਪਣੇ ਘਰ ਵਾਪਿਸ ਚਲੇ ਗਏ ਕਮਲ ਨੂੰ ਹੁਣ ਸਮਝ ਆ ਗਿਆ ਸੀ ਕਿ ਰੋਹਿਤ ਦੀ ਨੀਯਤ ਠੀਕ ਨਹੀਂ ਹੈ ਜਦੋਂ ਵੀ ਰੋਹਿਤ ਆਉਂਦਾ ਤਾਂ ਉਹ ਕਮਲ ਨੂੰ ਗ਼ਲਤ ਨਜ਼ਰ ਨਾਲ ਵੇਖਦਾ ਸੀ। ਪਰ ਕਮਲ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਉਹ ਇਸ ਬਾਰੇ ਕਿਸ ਨਾਲ ਗੱਲ ਕਰੇ, ਸੁਮਨ ਦੇ ਵਿਆਹ ਨੂੰ ਹਜੇ ਸਾਲ ਭਰ ਹੀ ਹੋਇਆ ਸੀ ਇਸ ਨਾਲ ਉਸਦੇ ਰਿਸਤੇ ਵਿੱਚ ਦਰਾਰ ਪੈ ਸਕਦੀ ਹੈ, ਉਹ ਸਮਝ ਨਹੀਂ ਆ ਰਿਹਾ ਸੀ ਕਿ ਉਹ ਕੀ ਕਰੇ। ਪਰ ਉਸਨੂੰ ਇਹ ਸਮਝ ਆ ਗਈ ਸੀ ਕਿ ਰੋਹਿਤ ਕਿਸੇ ਸਮੇਂ ਕੋਈ ਵੀ ਗ਼ਲਤ ਹਰਕਤ ਕਰ ਸਕਦਾ ਹੈ ਤੇ ਇੱਕ ਦਿਨ ਕਮਲ ਦੇ ਮੰਮੀ ਪਾਪਾ ਬਾਹਰ ਗਏ ਸਨ ਇੱਕ ਦਿਨ ਲਈ, ਕਮਲ ਨੇ ਪੜ੍ਹਾਈ ਕਰਨੀ ਸੀ ਇਸ ਲਈ ਉਹਨਾਂ ਨਾਲ ਨਹੀਂ ਗਈ। ਇਹ ਗੱਲ ਉਹਨਾਂ ਨੇ ਸੁਮਨ ਨੂੰ ਵੀ ਦੱਸ ਦਿੱਤੀ ਕਮਲ college ਤੋਂ ਆ ਕੇ ਚਾਹ ਪੀਣ ਬੈਠੀ ਹੀ ਸੀ ਕਿ ਦਰਵਾਜ਼ੇ ਦੀ ਘੰਟੀ ਵੱਜੀ, ਉਸਨੇ ਦਰਵਾਜ਼ਾ ਖੋਲਿਆ ਅਤੇ ਸਾਹਮਣੇ ਰੋਹਿਤ ਖੜਾ ਸੀ।

ਕਮਲ ਉਸਨੂੰ ਬਿਠਾ ਕੇ ਉਸ ਲਈ ਚਾਹ ਲੈਣ ਚਲੀ ਗਈ, ਪਰ ਉਸਨੂੰ ਰੋਹਿਤ ਦੇ ਇਰਾਦੇ ਠੀਕ ਨਹੀਂ ਲੱਗ ਰਹੇ ਸਨ, ਜਿਵੇਂ ਹੀ ਕਮਲ ਚਾਹ ਲੈ ਕੇ ਆਈ ਤਾਂ ਰੋਹਿਤ ਨੇ ਉਸ ਨਾਲ ਗ਼ਲਤ ਹਰਕਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਕਮਲ ਨੇ ਰੋਹਿਤ ਨੂੰ ਧੱਕਾ ਮਾਰ ਕੇ ਸੋਫ਼ੇ ਤੇ ਸੁੱਟ ਦਿੱਤਾ ਤੇ ਗੁੱਸੇ ਵਿੱਚ ਬੋਲੀ ਤੁਹਾਨੂੰ ਸ਼ਰਮ ਨਹੀਂ ਆਉਂਦੀ ਇਸ ਤਰ੍ਹਾਂ ਦੀਆਂ ਹਰਕਤਾਂ ਕਰਦੇ ਹੋਏ, ਰੋਹਿਤ ਨੇ ਕਿਹਾ ਕਿ ਸਾਲੀ ਅੱਧੀ ਘਰ ਵਾਲੀ ਹੁੰਦੀ ਹੈ, ਇਸ ਲਈ ਹੱਕ ਬਣਦਾ ਹੈ ਮੇਰਾ। ਆਪਣੀਆਂ ਹਰਕਤਾਂ ਤੋਂ ਬਾਜ ਆ ਜਾਓ ਨਹੀਂ ਤਾਂ ਪਛਤਾਓਂਗੇ, ਤੇਰੀਆਂ ਗੱਲਾਂ ਤੇ ਕੌਣ ਯਕੀਨ ਕਰੇਗਾ, ਮੈਂ ਸਭ ਨੂੰ ਕਹਾਂਗਾ ਕਿ ਤੂੰ ਹੀ ਮੈਨੂੰ ਇੱਥੇ ਬੁਲਾਇਆ ਸੀ ਫਿਰ ਕੀ ਕਰੇਂਗੀ। ਮੈਨੂੰ ਤੁਹਾਡੀ ਨੀਯਤ ਤੇ ਪਹਿਲਾਂ ਹੀ ਸ਼ੱਕ ਸੀ ਇਸ ਲਈ ਮੈਂ ਤੁਹਾਡੀ ਸਾਰੀਆਂ ਹਰਕਤਾਂ ਦੀ video ਬਣਾ ਲਈ ਹੈ, ਹੁਣ ਇਹ video ਮੈਂ ਪਹਿਲਾਂ ਆਪਣੀ ਮੰਮੀ ਪਾਪਾ ਤੇ ਫਿਰ ਤੁਹਾਡੇ ਪਰਿਵਾਰ ਨੂੰ ਦਿਖਾਵਾਂਗੀ। ਰੋਹਿਤ ਨੇ ਸੋਚਿਆ ਵੀ ਨਹੀਂ ਸੀ ਕਿ ਪਾਸਾ ਇਸ ਤਰ੍ਹਾਂ ਉਲਟਾ ਪੈ ਜਾਵੇਗਾ, ਉਸਦੇ ਹੱਥ ਪੈਰ ਠੰਢੇ ਹੋ ਗਏ, ਉਸਨੂੰ ਪਸੀਨੇ ਆਉਣ ਲੱਗੇ, ਇੱਕ ਹੀ ਰਸਤਾ ਬਚਿਆ ਸੀ ਆਪਣੀ ਗ਼ਲਤੀ ਸਵਿਕਾਰ ਕਰਨ ਦਾ। ਉਹ ਕਮਲ ਤੋਂ ਮਾਫ਼ੀ ਮੰਗਣ ਲੱਗਿਆ ਕਿ ਕਮਲ ਮੈਨੂੰ ਮਾਫ਼ ਕਰ, ਅਸਲ ਵਿੱਚ ਮੇਰਾ ਮਨ ਵਿੱਚ ਤੇਰੇ ਲਈ ਕੋਈ ਗ਼ਲਤ ਭਾਵਨਾ ਨਹੀਂ ਸੀ, ਪਰ ਮੇਰੇ ਦੋਸਤ ਮੈਨੂੰ ਉਕਸਾਉਂਦੇ ਰਹਿੰਦੇ ਸੀ। ਉਹ ਹਰ ਵਾਰ ਕਹਿੰਦੇ ਸਾਲੀ ਤਾਂ ਅੱਧੀ ਘਰਵਾਲੀ ਹੁੰਦੀ ਹੈ, ਇੰਨੀ ਸੋਹਣੀ ਸਾਲੀ ਤੇ ਤੁੁੰ ਵੀ ਆਪਣਾ ਹੱਕ ਜਤਾ, ਉਹਨਾਂ ਦੇ ਵਾਰ ਵਾਰ ਉਕਸਾਉਣ ਤੇ ਮੇਰੇ ਮਨ ਵਿੱਚ ਵੀ ਗ਼ਲਤ ਵਿਚਾਰ ਆ ਗਏ ਤੇ ਮੈਂ ਇਹ ਘਟੀਆ ਹਰਕਤ ਕਰ ਬੈਠਾ। ਮੈਂ ਸਹੁੰ ਖਾਂਦਾ ਹਾਂ ਕਿ ਅੱਜ ਤੋਂ ਬਾਅਦ ਦੁਬਾਰਾ ਕਦੇ ਇਸ ਤਰ੍ਹਾਂ ਦੀ ਹਰਕਤ ਨਹੀਂ ਹੋਵੇਗੀ, ਮੈਨੂੰ ਮਾਫ਼ ਕਰ ਦੇ please ਇਹ video delete ਕਰ ਦੇ, ਉਹ ਕਮਲ ਦੀਆਂ ਮਿੰਨਤਾਂ ਕਰਨ ਲੱਗਾ, ਕਮਲ ਮਨ ਹੀ ਮਨ ਸੋਚਣ ਲੱਗੀ ਕਿ ਮੇਰੀ ਦੀਦੀ ਦੀ ਜ਼ਿੰਦਗੀ ਦਾ ਸਵਾਲ ਹੈ। ਨਹੀਂ ਤਾਂ ਤੇਰੇ ਹੋਸ਼ ਠਿਕਾਣੇ ਲਾ ਦੇਣੇ ਸੀ ਪਤਾ ਨੀ ਕਿਸਨੇ ਇਹ ਬੇਤੁਕੀ ਕਹਾਵਤ ਬਣਾਈ ਹੈ ਕਿ ਸਾਲੀ ਅੱਧੀ ਘਰਵਾਲੀ ਹੁੰਦੀ ਹੈ, ਕਮਲ ਨੇ ਰੋਹਿਤ ਨੂੰ ਘਰ ਜਾਣ ਲਈ ਕਿਹਾ, ਤੇ ਉਹ ਸਿਰ ਝੁਕਾ ਕੇ ਵਾਪਸ ਚਲਿਆ ਗਿਆ। ਵੀਰੇ ਕੱਲ੍ਹ ਸੁਮਨ ਆ ਰਹੀ ਹੈ ਵੱਡਾ ਮਸਲਾ ਹੈ, ਅਜਿਹੇ ਸਮੇਂ ਵਿੱਚ ਤੁਸੀਂ ਨਾਲ ਰਹੋਗੇ ਤਾਂ ਸਾਡਾ ਪੱਖ ਮਜ਼ਬੂਤ ਰਹੇਗਾ। ਕਮਲਾ ਨੇ ਆਪਣੇ ਭਰਾ ਨੂੰ ਫ਼ੋਨ ਤੇ ਕਿਹਾ, ਅਗਲੇ ਦਿਨ ਕਮਲਾ ਦਾ ਭਰਾ ਆਪਣੀ ਪਤਨੀ ਤੇ ਨਹੁੰ ਨੂੰ ਨਾਲ ਲੈ ਕੇ ਉਹਨਾਂ ਦੇ ਘਰ ਪਹੁੰਚਿਆ। ਕਮਲਾ ਆਪਣੇ ਭਰਾ ਦੀ ਗਲ ਲੱਗ ਕੇ ਰੌਣ ਲੱਗੀ, ਰੌ ਨਾ ਭੈਣ ਜੋ ਹੋਣਾ ਸੀ, ਉਹ ਹੋ ਗਿਆ, ਜਿਓਣਾ ਮਰਨਾ ਸਾਡੇ ਹੱਥ ਵਿੱਚ ਨਹੀਂ ਹੁੰਦਾ। ਜਵਾਨ ਬੇਟੀ ਦੀ ਅਚਾਨਕ ਮੌਤ ਸਭ ਤੋਂ ਵੱਡਾ ਦੁੱਖ ਹੁੰਦਾ ਹੈ, ਹਜੇ ਤੂੰ ਛੋਟੀ ਬੇਟੀ ਲਈ ਬਹੁਤ ਕੁੱਝ ਕਰਨਾ ਹੈ। ਹਾਂ ਵੀਰੇ ਇਸ ਲਈ ਤਾਂ ਤੁਹਾਨੂੰ ਬੁਲਾਇਆ ਹੈ ਸੁਮਨ ਆ ਰਹੀ ਹੈ ਅਮਰ ਦੀ ਬੀਮਾ policy ਤੇ ਸਰਕਾਰੀ ਨੌਕਰੀ ਦੀ ਗੱਲ ਕਰਨ ਲਈ, ਕਮਲਾ ਨੇ ਕਿਹਾ ਨਹੁੰ ਨੂੰ ਤਾਂ ਸਰਕਾਰੀ ਨੌਕਰੀ ਵੀ ਚਾਹੀਦੀ ਹੈ ਤੇ policy ਦੀ ਰਕਮ ਵੀ। ਪੋਤੀ ਦੇ ਨਾਮ ਤੇ ਜੋ ਪੈਸੇ ਅਮਰ ਜਮਾ ਕਰਵਾਉਂਦਾ ਸੀ, ਉਹ ਵੀ ਚਾਹੀਦੇ ਹਨ ਬਹੁਤ ਲਾਲਚੀ ਹੈ ਸੁਮਨ, ਵੇਖਣਾ ਤੁਸੀਂ ਇੰਨਾ ਸਭ ਲੈ ਕੇ ਉਹ ਕਿਸੇ ਹੋਰ ਨਾਲ ਵਿਆਹ ਕਰਵਾ ਕੇ ਆਰਾਮ ਨਾਲ ਜ਼ਿੰਦਗੀ ਕੱਢੇਗੀ। ਕਮਲਾ ਦੀ ਵ ਵੱਡੀ ਬੇਟੇ ਅਮਰ ਦੀ ਕੁੱਝ ਸਮਾਂ ਪਹਿਲਾਂ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ, ਕਮਲਾ ਦਾ ਪਤੀ ਸਰਕਾਰੀ ਨੌਕਰੀ ਤੋਂ retire ਹੋਇਆ ਸੀ ਤੇ ਚੰਗੀ pension ਮਿਲਦੀ ਸੀ ਉਸਨੂੰ। ਉਹਨਾਂ ਦਾ ਛੋਟਾ ਬੇਟਾ ਹਜੇ ਕੋਈ ਕੰਮ ਨਹੀਂ ਕਰਦਾ ਸੀ, ਪੜ੍ਹਿਆ ਲਿਖਿਆ ਹੋਣ ਦੇ ਬਾਵਜੂਦ ਵੀ ਨੌਕਰੀ ਨਹੀਂ ਮਿਲ ਰਹੀ ਸੀ ਉਸਨੂੰ। ਵੱਡਾ ਬੇਟਾ ਅਮਰ ਸਰਕਾਰੀ ਨੌਕਰੀ ਕਰਦਾ ਸੀ, ਉਸਦੀ ਮੌਤ ਤੋਂ ਬਾਅਦ ਉਹ ਨੌਕਰੀ ਉਸਦੀ ਪਤਨੀ ਸੁਮਨ ਨੂੰ ਮਿਲਣੀ ਸੀ ਅਮਰ ਦੀ ਮੌਤ ਤੋਂ ਬਾਅਦ ਸੁਮਨ

ਮੈਂ ਕਿਹਾ ਝੋਨੇ ਦੀ ਗੱਲ ਚੱਲਣ ਦੀ ਹੀ ਕਿੰਨਾ ਰੇਟ ਕਹਿਣ ਦੇ ਹੀ?

ਬਤਾਲੀ ਸ਼ੌ।

ਘਰ ਦੇ ਵੀ ਰਹਿਣ ਫਿਰ ਤਾਂ ਵਿਚਾਰ ਬਣ ਜਾਂਦੇ ਹਨਾਂ ਅਭੀ।

ਕੱਲੇ ਕੱਲੇ ਲਾਈਏ ਫਿਰ ਨਹੀਂ ਪੈਸੇ ਬਣਦੇ ਕੱਲੇ ਦੇ ਕੀ ਹੋਣੇ ਹੁੰਦੇ ਹੈ ਪੈਸੇ।

ਅਸੀਂ ਆਪਣੇ ਪਿੰਡ ਲਾਉਂਦੇ ਰਹੇ ਨਾ ਆਪਾਂ ਆਪਣੇ ਘਰ ਦੇ ਜੀਅ ਲਾਉਂਦੇ ਰਹੇ।

ਹਾਂ ਆਪਾਂ ਨਹੀਂ ਕਿਸੇ ਨੂੰ ਰਹੇ।

ਹਮ ਮੈਂ ਕਿਹਾ ਕੋਣ ਕੋਣ ਲਾਉਂਦੇ ਰਹੇ ਤੁਸੀਂ? ਅਸੀਂ ਪਾਪਾ ਮੰਮੀ ਮੰਮੀ ਤੇ ਰੋਟੀ ਲੈ ਕੇ ਆਉਂਦੀ ਰਹੀ ਮਗਰ ਪਾਲਾ ਭਾਬੀ ਵੱਡੀ।

ਤੇ ਚਾਚੀ ਰਾਹੁਲ।

ਮੈਂ ਤਾਂ ਕੁਆਰੀ ਹੀ ਜਦੋਂ ਤੱਕ ਲਾਇਆ।

ਰੇਟ ਦਾ ਕੀ ਪਤਾ ਕਿੰਨਾ ਹੁਣ ਚੇਤਾ ਚੁਤਾ ਭੁੱਲ ਗਿਆ ਦਸ ਸਾਲ ਵਿਆਹ ਨੂੰ ਗਏ ਤੇ ਹੁਣ ਚੇਤਾ ਰਹਿਣ ਦਿਆ।

ਹੈਲੋ ਹੋਰ ਵੀ ਦੋ ਚਾਰ ਜਾਣੇ ਹੀ ਹੈਲੋ ਹੈਲੋ

ਆਹੋ ਗਾਂਹ ਹੋਜੋ ਨਾ ਮਾਸਾ ਗਾਂਹ ਪਿਛਾਂਹ।

ਆਹੋ ਤੇ ਮੈਂ ਕਿਹਾ ਤੁਸੀਂ ਭਲਾ ਪਤਾ ਕਰਨਾ ਹੀ ਰੇਟਾ ਦਾ ਕੀ ਰੇਟ ਨਿਕਲਿਆ?

ਕਦੀ ਝੋਨਾ ਨਹੀਂ ਲਾਇਆ ਕਦੀ ਮੰਡੀ ਨਹੀਂ ਗਏ ਤੇ ਤੁਸੀਂ ਕਿੱਦਾਂ ਲਾ ਲੈਣੀ। ਵੇਖਾਂਗੇ ਨਾ ਟਰਾਈ ਕਰਕੇ।

ਕੁੜੀਆਂ ਉਹਦੇ ਮਗਰ ਰੋਂਦੀਆਂ ਫਿਰਨ।

ਆਹੋ ਕੋਈ ਨਹੀਂ ਤੁਸੀਂ ਘਰ ਕੁੜੀਆਂ ਤੈਨੂੰ ਪਤਾ ਹੀ ਹੈ . ਰੋਟੀ ਪਾਣੀ ਦਾ ਮਸਲਾ ਬੰਦਾ ਰੋਟੀ ਪਾਣੀ। ਵਾਹ ਤੇ ਤਾਂ ਕਹਿਣ ਦੇ ਹੀ।

ਆਹੋ ਹੁਣ ਜਿਹੜੇ ਬੰਦੇ ਜਿਹਨਾਂ ਦਾ ਨਹੀਂ ਸਰਦਾ ਉਹ ਆਉਣ ਕੇ ਪਕਾਉਂਦੀਆਂ ਰੋਟੀ।

ਬਸ ਠੀਕ ਹੈ ਚਾਚਾ ਤੂੰ ਕਦੇ ਨਹੀਂ ਲਾਬ ਲਾਈਦੀ ਹੈ ਯਾਰ ਪਹਿਲਾਂ ਲਾਉਂਦੇ ਰਹੇ ਆ। ਜਦੋਂ ਕਦੇ ਕੁਆਰੇ ਹੁੰਦੇ ਨੇ ਕਿਤੇ। ਆਹ ਹੀ ਜਦੋਂ। ਉਹ ਤਾਂ ਮੈਂ ਕਿਹਾ ਨਿਆਣਾ ਸਿਆਣਾ ਹੋਣਾ ਹੈ ਜਦੋਂ ਲਾਈ ਹੋਣੀ ਕੱਦੂ ਕੁੱਦੂ ਨਾਲ ਲਿਬੜੇ ਹੋਣਾ ਹੈ। ਨਿਆਣ ਸਿਆਣ ਚ ਹੀ ਲਾਈ ਹੈ ਪਰ ਹੁਣ ਨਹੀਂ ਜਦੋਂ ਹੋਸ ਹੋਸ ਸੰਭਾਲੀ ਹੈ . ਆਹੋ ਤੇ ਪਾਜੀ ਹੀ ਹੈ।

ਜੋੜੇ ਵੱਲ ਦਾ। ਅੱਛਾ ਮੈਂ ਆਖਣ ਦਿਆ ਪਰ ਉਹ ਕਰਨ ਨਾਲੋਂ ਆਪਣਾ ਕੰਮ ਖੋਲਿਆ ਉਹ ਚੰਗਾ। ਹਮ ਹਮ ਇਹ ਤਾਂ ਗੱਲ ਹੈ ਗੀ ਪਰ।

ਪੈਸੇ ਵੀ ਚਾਹੀਦੇ ਹੈ ਆਪਣਾ ਕੰਮ ਖੋਲਣ ਲਈ

ਅੱਗੇ ਲੋਨ ਲੈ ਕੇ ਅਸੀਂ ਸਗੋਂ ਸਾਰੇ ਥਾਂ ਲਾਓ ਲੁਏ। ਕਿਰਾਏ ਦਾ ਤੁਹਾਨੂੰ ਪਤਾ ਅੱਗੇ ਦੁਕਾਨਾਂ ਦਾ ਕਰਾਇਆ ਨੀ ਮਾਨ। ਆਹੋ ਕੱਲ੍ਹ ਮੈਂ ਸਾਹਿਲ ਦੀ ਦੁਕਾਨੇ ਗਿਆ ਤੇ ਉਹਨੂੰ ਪੁੱਛੀ ਮੈਂ ਪੁੱਛਣ ਦਿਆ ਹਾਂ ਮੈਂ ਕਿਹਾ ਆਂਟੀ ਕਿੰਨਾ ਸੱਤੀ ਸੋ ਰੁਪਿਆ ਕਰਾਇਆ ਵਾ ਬੜਾ ਅੋਖਾ ਕੱਢਣਾ।

ਮਹੀਨੇ ਦਾ ਸੱਤੀ ਸੋ ਰੁਪਿਆ ਬਣਦਾ ਇਸ ਸਾਬ ਨਾਲ।